ਮੇਰੇ ਮਾਂ ਬਾਪ ਨੇ ਵੀ ਮੇਰਾ ਸਾਥ ਦੀਤਾ ਓਹਨਾ ਨੇ ਕਿਹਾ ਕਿ ਚਲ ਕੋਈ ਗੱਲ ਨੀ ਇਹੋ ਜੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਜ਼ਿੰਦਗੀ ਖਤਮ ਨੀ ਕਰਨੀ ਤੂੰ ਅੱਗੇ ਵੱਧ ਜ਼ਿੰਦਗੀ ਓਸ ਟੀਮ ਕਿ ਜੇਡੇ ਜਦੋ ਮੈ ਦੋ ਹਜਾਰ ਸੋਲਾਂ ਪਾਸ ਕੀਤੀ ਹੋਇ ਸੀ b. tech ਜੀ ਪਾਸ ਕੀਤੀ ਸੀ b. tech ਓਦੋਂ ਮੇਰੀ sister ਦੀ marriage ਸੀ ਕੁਝ time ਪਹਿਲਾਂ ਸਿਸਟਰ ਦੀ marriage ਸੀ ਤਾਂ ਜੇਡੇ ਅਸੀਂ ਤਾਂ ਅਸੀਂ ਘਰ ਦੀ ਮੇਰੇ ਜਗਾਹ ਸੀ ਜਿਥੇ ਅਸੀਂ ਰਹਿੰਦੇ ਸੀ ਤਾਂ ਵਿਆਹ ਦੇ ਦੌਰਾਨ ਕਾਫੀ ਕਾਰਜ ਹੋਗਇਆ ਗਯਾ ਸੀ ਕਾਫੀ ਲੋਕਾਂ ਤੋਂ ਪੈਸੇ ਫੜੇ ਸੀ ਕੁਛ ਮਾਂ ਬਾਪ ਨੇ ਮੇਰੀ ਪੜ੍ਹਾਈ ਤੇ ਲਗਾਏ ਹੋਏ ਸੀਗੇ ਤਾਂ ਕਾ ਕਾਫੀ ਕਰਜਾ ਕਾਫੀ ਸੀ ਸਾਰੀ family ਨੇ decide ਕੀਤਾ ਕਿ ਜੇਦੀ ਸਾਡੇ ਘਰ ਦੀ ਜਗਾਹ ਉਹ ਵੇਚ ਦੇਣੇ ਕੋਈ ਨੀ ਜ਼ਿੰਦਗੀ ਰਹੀ ਤਾਂ ਅੱਗੇ ਹੋਰ ਬਣ ਜੁ ਕਿਸਮਤ ਹੋਈ ਤਾਂ ਓਸ time ਕਾਫੀ ਦਰਦ ਹੋਇਆ ਸੀ ਕੇ ਮਾਂ ਬਾਪ ਜਿਨ੍ਹਾਂ ਨੇ ਘਰ ਵੇਚ ਕੇ ਮੇਰੀ ਪੜ੍ਹਾਈ ਪੂਰੀ ਕੀਤੀ ਤਾਂ ਘਰ ਵੇਚ ਕੇ ਕੁਛ ਕਰਜ਼ਾ ਉਤਾਰਿਆ ਕੁਛ ਮੇਰੀ ਪੜ੍ਹਾਈ ਤੇ ਲਗਾਇਆ ਤੇ ਇਹ ਚੀਜ਼ਾਂ ਮੇਰੇ ਦਿਮਾਗ ਦੇ ਵਿਚ ਹਮੇਸ਼ਾ ਚਲਦਿਆਂ ਰਹਿੰਦੀਆਂ ਕੇ ਨਈ ਮਾਂ ਬਾਪ ਨੂੰ ਕੋਈ ਚੰਗੀ ਜ਼ਿੰਦਗੀ ਦੇਣੀ ਹੈ ਆਉਣਾ ਦਾ ਨਾਮ ਰੋਸ਼ਨ ਕਰਨਾ ਏ ਤਾਂ ਓਸ ਤੂੰ ਵਾਦ ਕਿ ਹੋਇਆ ਕੇ ਜਦੋਂ ਇਹ ਸਾਰਾ ਸਬ ਕੁਛ ਹੋਗਿਆ loan ਵਾਲਾ seen ਸਬ ਕੁਛ ਤਾਂ ਮੈਂ ਜ਼ਿੰਦਗੀ ਦੇ ਵਿਚ ਅੱਗੇ ਵਿਦਯਾ ਤਾਂ ਮੈਨੂੰ ਕਿਸੇ ਨੇ guide ਕੀਤਾ ਕੇ

NCR ਜੇੜਾ ਓਹਨਾ ਦਾ region ਆ ਓਦੇ ਵਿਚ ਮੈ ਆਪਣਾ ਦਾਖਲਾ ਲੈ ਲਿਆ ਤਾਂ ਮੈਂ IT ਦੇ ਵਿਚ ਮੈਂ training ਲੈਣੀ ਸ਼ੁਰੂ ਕਰਤੀ ਛੇ ਮਹੀਨੇ ਅੱਠ ਮਹੀਨੇ ਮੈਂ training ਲਈ ਖੂਬ ਮੇਹਨਤ ਕੀਤੀ ਤਾਂ ਮੇਹਨਤ ਤੌਂ ਵਾਦ ਮੈਂ interview ਦਿਤਾ

ਮੇਰੇ ਮਾਂ ਬਾਪ ਲਯੀ ਬੋਹੋਤ ਮਾਇਨੇ ਰੱਖਦਾ ਸੀ ਜੱਦ ਮੈ ਆਪਣੇ ਮਾਂ ਬਾਪ ਨੂੰ ਦੱਸਿਆ ਇਸ ਤਰਾਹ ਕਰਕੇ ਮੇਰੀ i tਕੰਪਨੀ ਦੇ ਵਿਚ selection ਹੋਗੀ ਆ ਮੇਰੀ job ਲਗ ਗਈ ਆ ਤਾਂ ਮਾਂ ਬਾਪ ਬੜੇ ਖੁਸ਼ ਹੋਏ ਮੈਂ ਓਹਨਾ ਨੂੰ salary ਵਗੈਰਾ ਵੀ ਦਸੀ ਓ ਇਸ ਲਇ ਨਹੀਂ ਸੋਚ ਰਹੇ ਸੀ ਕੀ salary ਅੱਠ ਹਜ਼ਾਰ ਆਏ ਯਾ ਦਸ ਹਜ਼ਾਰ ਓਹਨਾ ਨੇ ਕੋਈ ਗੱਲ ਨੀ ਤੈਨੂੰ ਮਿਲ ਗੀ ਸਾਡੇ ਲਯੀ ਇਹਨਾਂ ਬੋਹੋਤ ਏ ਤੂੰ ਆਪਣੀ ਜ਼ਿੰਦਗੀ ਦੇ ਵਿਚ ਇਕ ਕਦਮ ਅੱਗੇ ਵੱਧ ਗਿਆ ਤਾਂ job start ਹੋਇ job ਚਲਦੀ ਰਹੀ ਤਾਂ ਉਹ ਅੱਠ ਹਜ਼ਾਰ ਰੁਪਏ ਦੇ ਵਿਚੌਂ ਮੈ ਕੁਛ ਕ ਪੈਸੇ ਆਪਣੇ ਘਰ ਭੇਜ ਦੇਂਦਾ ਸੀ ਕੀਈ ਵਾਰ ਦੋ ਹਜ਼ਾਰ ਕਯੀ ਵਾਰ ਤੀਨ ਹਜ਼ਾਰ ਤੇ ਬਾਕੀ ਜੇਡੇ ਪੈਸੇ ਵਚਦੇ ਸੀ ਓਦੇ ਨਾਲ ਜੇੜਾ ਉਖਾ ਸੌਖਾ ਮੈਂ ਆਪਣਾ ਮਹੀਨਾ ਜੇਦਾ ਸੀ ਓਹ ਕਢ ਲੈਂਦਾ ਸੀ ਤਾਂ ਦੋ ਤਿਨ ਮਹੀਨੇ ਇਸ ਤਰਾਹ ਹੀ job ਚਲਦੀ ਰਹੀ ਤਾਂ ਇਕ ਦਿਨ ਮੈਨੂੰ ਮੇਰੇ manager ਨੇ ਬੁਲਾਇਆ ਮੈਨੂੰ office ਦੇ ਵਿਚ ਮੈਨੂੰ ਕਹਿਣ ਲੱਗਿਆ ਕੇ ਸਿਮਰ ਤੁਸੀ ਕਮ ਸਹੀ ਤਰੀਕੇ ਨਾਲ ਨੀ ਕਰ ਰਹੇ ਓ ਤੁਸੀ ਮੇਹਨਤ ਨੀ ਕਰ ਰਹੇ ਹੋ ਥੌਡੀ performance ਆ ਜੇੜੀ ਆ ਓਹ ਵਦੀਆਂ ਨੀ ਹੈ ਤਾਂ ਸ਼ਾਇਦ ਥੌਨੂੰ ਅੱਪਾਂ company ਦੇ ਵਿੱਚੋ ਕੱਢਣ ਜਾਰੇ ਆ ਤਾਂ ਮੈਂ ਇਹ ਸਬ ਸੋਚ ਕੇ ਹੈਰਾਨ ਹੋ ਗਿਆ ਕਿਓਂਕਿ ਮੈਂ ਬਹੁਤ ਹੀ ਮੇਹਨਤੀ ਬਚਾ ਸੀ ਹਮੇਸ਼ਾ ਮੇਹਨਤ ਕਰਨ ਵਾਲਾ ਜੀ ਤਾਂ ਮੈਂ ਓਹਨਾ ਕੋਲੌਂ ਪੁੱਛਿਆ ਕਿ ਮੇਰੇ ਕੋਲੋਂ ਕੇਸ ਤਰਾਂ ਦੀ ਮੇਹਨਤ ਨੀ ਹੋਇ ਮੈਂ ਕਿਥੇ ਪਿੱਛੇ ਰਹਿ ਗਿਆ ਤਾਂ ਓਹਨਾ ਨੇ ਕਿਹਾ ਨਹੀਂ ਮੈਂ ਓਹਨਾ ਨੂੰ ਕਾਫੀ request ਬੀ ਕੀਤੀ ਕਿ sir ਮੈਨੂੰ ਇਕ ਹੋਰ chance ਦੋ ਸ਼ਾਇਦ ਮੈਂ better ਕਰ ਸਕਦਾਂ

ਤੇ ਓਹ ਚੀਜ਼ਾਂ ਮੇਰੇ ਅਗੇ ਫੇਰ ਆਰਿਆਂ ਤਾਂ ਮੈ ਫੇਰ ਦਸਿਆ ਕਿ ਮੇਰੀ ਜੋ job ਆ ਜੇੜੀ ਓਹ ਚਲੀ ਗਈ ਆ ਘਰ ਦੇ ਫੇਰ ਪ੍ਰੇਸ਼ਾਨ ਮਈ ਖੁਦ ਪ੍ਰੇਸ਼ਾਨ ਓਸਦੀਨ ਤਾਂ ਮੈਂ room ਚ ਆਕੇ ਮੈਂ ਖੁਦ ਉੱਚੀ ਉੱਚੀ ਰੌਨ ਲੱਗ ਗਿਆ ਆਪਣੇ roommate ਦੇ ਸਾਮਣੇ ਮੇਰਾ ਇਕ ਦੋਸਤ ਸੀ ਓਹਨਾ ਨੇ ਮੇਰੇ ਜੋਗੀ ਥੋੜਾ motivate ਕੀਤਾ ਕਿ ਕੋਈ ਗੁਲ ਨੀਤੂ ਅੱਗੇ ਵੱਧ ਅੱਗੇ ਪੜ੍ਹਾਈ ਸ਼ੁਰੂ ਅੱਗੇ ਫੇਰ ਕਰ ਜੋਬ ਅੱਗੇ ਫੇਰ ਲੈਕੇ ਅੱਗੇ Interview ਟੀਮ ਮਈ ਫੇਰ ਥੋੜਾ ਮੈਂ positive feel ਕੀਤਾ ਤੇ ਦੋ ਤਿਨ ਮਹੀਨੇ ਵਾਦ ਮੈਂ ਬਹੁਤ ਮੇਹਨਤ ਕੀਤੀ ਤਾਂ ਜਦੋ ਮੈਂ ਨੋਇਡਾ ਦਿਲੀ ਰਿਹ ਰਿਹਾ ਸੀ ਤੇ ਮੈਨੂੰ chandigarh ਦੀ ਇਕ company ਚੌ ਇਕ call ਆਈ ਕਿ ਇਸਤਰਾਂ ਕਰਕੇ ਇਕ ਸਾਡੇ ਕੋਲੇ vacancy ਆ ਤੋਂ ਤੁਸੀ interview ਲਈ ਆ ਸਕਦੇ ਓ ਤਾਂ ਮੈਂ ਕੁਛ ਦੀਨਾ ਵਾਸਤੇ interview ਦੇਣ ਚਲਾ ਗਿਆ ਓਥੇ interview ਦਿਤੀ ਅੱਸੀ ਕੰਪਨੀਆਂ ਚ ਇੰਟਰਵਿਊ ਦਿਤੀ ਮੈਂ ਦਸ ਪੰਦਰਾਂ ਦਿਨ try ਕਰਦਾ ਰਿਹਾ ਪੂਰਾ ਕਦੇ ਕਿੱਸੇ sector ਵਿਚ ਕਦੇ ਕਿਸੇ sector ਦੇ ਵਿਚ ਕਦੇ mohali chandigarh panchkula ਇਥੇ ਸਬ try ਕੀਤਾ ਮੈਂ ਤਾਂ ਅੰਤ ਦੇ ਵਿਚ ਮੈਨੂੰ ਇਕ company ਦੇ ਵਿਚ ਜੋਬ ਮਿਲਗੀ ਤੇ company ਦੀ ਤੰਖਾ ਸੀ ਬੜਾ ਹਜ਼ਾਰ ਰੁਪਏ ਅੱਠ ਹਜ਼ਾਰ ਰੁਪਏ ਤੌਂ ਮੇਰੀ ਜੇੜੀ ਤਨਖਾਹ ਓਹ ਬਾਰਹ ਹਜ਼ਾਰ ਰੁਪਏ ਹੋਗੀ ਸੀ ਤਾਂ

ਜੇਡੀ ਮੇਰੀ job ਸੀ ਉਹ ਪਚਿ ਹਜ਼ਾਰ ਰੁਪਏ job ਚੰਗੀ ਚਲ ਰਹੀ ਸੀ ਸਬ ਕੁਛ ਵਦੀਆਂ ਚਲ ਰੀ ਸੀ ਤਾਂ ਹੌਲੀ ਹੌਲੀ ਆਪਣੀ ਮੇਹਨਤ ਨਾਲ ਜੇਦਾ ਮੇਰੇ ਮਾਂ ਬਾਪ ਨੇ ਮੇਰੇ ਲਾਇ ਘਰ ਵੇਚਿਆ ਸੀ ਮੈਨੂੰ ਪੜ੍ਹਾਣ ਲਾਇ ਮੇਰੇ ਸੁਪਨੇ ਪੂਰੇ ਕਰਨ ਲਾਇ ਤਾਂ ਮੈਂ ਆਪਣੀ ਮੇਹਨਤ ਨਾਲ ਪੈਸੇ ਕਥੇ ਕਰਦਾ ਰਿਹਾ ਤਾ ਮੈਂ ਇਕ ਆਪਣੇ ਪਿੰਡ ਦੇ ਵਿਚ ਛੋਟਾ ਜੇਹਾ plot ਲੈ ਲਿਆ ਤਾਂ ਓਹ ਸਬ ਦੇਖ ਕੇ ਵੀ ਮਾਂ ਬਾਪ ਬੋਹੋਤ ਖੁਸ਼ ਹੋਏ job ਚਲ ਰੀ ਸੀ ਤਾਂ

ਇਹ ਸਬ ਸੁਨ ਕੇ ਮੇਰਾ ਦਿਮਾਗ ਬੋਤਾ ਖਰਾਬ ਹੋਇਆ ਕਿ ਹੁਣੇ ਤਾਂ ਜ਼ਿੰਦਗੀ ਚੰਗੀ ਚਲ ਰੀ ਸੀ ਹੁਣ ਮਾਤਾ ਜੀ ਦੀ death ਹੋਗਈ school ਦੇ ਵਿਚ ਕੀਤੀ ਮਾਤਾ ਪਿਤਾ ਪੜੇ ਨਾ ਹੋਣ ਤੌਂ ਬਾਵਜੂਦ ਵੀ ਓਹਨਾ ਨੇ ਮੇਰਾ ਦਾਖਲਾ private school ਦੇ ਵਿਚ ਕਰਵਾਇਆ ਅਸੀਂ ਲੈ ਲਿਆ ਤਾਂ ਇਸ ਤੂੰ ਬਾਅਦ ਕੁਛ processing fees ਹੁੰਦੀ ਆ ਜੇਦੀ ਤੁਹਾਨੂੰ ਦੇਣੀ ਪਏਗੀ ਤਾਂ ਮੈਨੂੰ ਤਾਂ ਓਸ time ਪਤਾ ਨੀ ਸੀਗਾ ਓਹ ਫਾ file ਕਿਸਮਤ ਸੀ ਕਿ ਮੈਂ ਆਪਣੀ sister ਤੋੰ ਤਿੰਨ ਹਜ਼ਾਰ ਰੁਪਏ ਪਕੜ ਕ ਲੈਕੇ ਆਯਾ ਸੀ ਮੇਰੇ ਘਰਦਿਆਂ ਕੋਲ ਵੀ ਪੈਸੇ ਨਹੀਂ ਸੀ ਮੈਂ ਜਲੰਧਰ ਵੀ ਜਾ ਸਕਾਂ ਤਾਂ ਮਈ ਕੁਛ ਤਿੰਨ ਹਜ਼ਾਰ ਰੁਪਯਾ ਆਪਣੀ sister ਤੂੰ ਲਿਆ ਸੀ ਓਨਾ ਕੋਲੋਂ ਲੈਕੇ ਮੈਂ ਆਯਾ ਸੀ ਤੇ ਕੁਦਰਤੀ ਮੇਰੇ ਮੇਰੇ ਕੋਲ ਹੈਗੇ ਸੀ ਤਿਨ ਹਜ਼ਾਰ ਰੁਪਏ ਓਹਨਾ ਨੇ ਕਿਹਾ ਕਿ ਤਿੰਨ ਹਜ਼ਾਰ ਰੁਪਏ ਏਦੀ processing fees ਆ ਜੋ ਤੁਹਾਨੂੰ loan ਤੌਂ ਬਾਅਦ ਥੌਨੂੰ ਵਾਪਿਸ ਹੋਜੇਗੀ ਮੈਂ ਓਹਨਾ ਤੇ trust built ਕਰ ਲਿਆ ਜੀ ਮੈਂ ਕਿਹਾ ਚਲੋ ਕੋਈ ਨੀ ਦਿਨ ਹਜ਼ਾਰ ਦੀ ਕਾਹਦੀ ਗੁਲ ਹੈ ਮੈਂ ਤਿੰਨ ਹਜ਼ਾਰ ਓਹਨਾ ਨੂੰ ਦੇਤਾ ਤਾਂ ਪੈਸੇ ਦੇਣ ਤੂੰ ਬਾਅਦ ਓਹਨਾ ਨੇ ਕਿਮੇਇਣੁ ਏਕ ਵਿਸ਼ਵਾਸ ਦਵਾਈਆਂ ਸੀ ਕਿ ਠੀਕ ਹੈ ਜੀ ਤੁਹਾਡਾ process complete ਹੋਗਿਆ ਹੈ ਹੁਣ ਇਸ ਤੂੰ ਬਾਅਦ ਥੌਨੂੰ ਸਤ ਦਿਨਾਂ ਬਾਅਦ ਇਕ call ਆਏਗੀ ਜੇਦੀ ਤੁਹਾਡੀ amount ਹੈ loan ਦੀ amount ਹੈ ਉਹ ਤੁਹਾਡੇ ਖਾਤੇ ਦੇ ਵਿਚ ਕ੍ਰੇਡਿਟ ਹੋਜੇਗੀ

ਓਸ ਤੌਂ ਬਾਅਦ ਜਦੋ ਮੈਂ ਸ਼ਾਮ ਨੂੰ ਘਰੇ ਪੌਂਚੇਯਾ ਤਾਂ ਮੈਂ ਆਪਦੇ ਘਰਦਿਆਂ ਨਾਲ ਗੁਲ ਕੀਤੀ ਮੈਂ ਘਰਦਿਆਂ ਨੂੰ ਦੱਸਿਆ ਕੇ ਐੱਸਤਰਾਹ ਕਰਕੇ ਮੈਂ ਜਲੰਧਰ ਗਯਾ ਸੀ ਓਥੇ ਇਕ loan ਵਾਲੀ company ਆ ਓਹ ਅੱਪਾਂ ਨੂੰ ਪੰਜ ਸਤ ਲੱਖ ਰੁਪਏ loan ਦੇਰੇ ਹੈ ਤਾਂ ਓਸ ਤੌਂ ਵਾਦ ਕਿ ਅੱਪਾਂ ਕੋਈ business ਕਰਾਂਗੇ ਤੇ ਆਪਣਾ circle ਵਾਦੀਆਂ ਚਲ ਜੇ ਗਾ ਘਰ ਦੇ ਵੀ ਖੁਸ਼ ਹੋਗੇ ਚਲੋ ਠੀਕ ਹੈ ਚਲੋ ਵਾਦੀਆਂ ਹੋਇਆ ਜੋ ਵੀ ਹੋਇਆ ਉਸ ਤੂੰ ਵਾਦ ਕਿ ਹੋਇਆ ਜੀ ਸਤ ਦਿਨ ਹੋਗੇ ਹੋਗੇ ਮੈਂ ਓਹਨਾ ਦੀ call ਦੀ wait ਕਰ ਰਿਹਾ ਸੀ

ਊਨਾ ਦਾ ਅਗੋ ਜਵਾਬ ਆਯਾ ਕਿ ਠੀਕ ਹੈ ਜੀ ਥੌਡ਼ਾ processing ਦੇ ਵਿਚ ਚਲ ਰਿਹਾ ਤੁਸੀ ਕਲ ਤਕ ਦਿ wait ਕਰੋ ਕਲ ਆ ਜੇੜਾ ਤੁਹਾਨੂੰ ਪੂਰਾ ਏ ਇਹਦਾ ਅਸੀਂ ਜੋ ਵੀ procedure ਆ ਉਹ ਤੁਹਾਨੂੰ ਅਸੀਂ finally ਦਸ ਦੰਗੇ so ਤੁਸੀ ਚਿੰਤਾ ਬਿਲਕੁਲ ਨਾ ਕਰੋ sir ਮੈਂ ਇਕ ਵਾਰ ਫੇਰ ਓਹਨਾ ਤੇ ਵਿਸ਼ਵਾਸ ਕਰ ਲਿਆ ਜੀ ਅਗਲੇ ਦਿਨ ਫੇਰ ਮੈਂ ਓਹਨਾ ਨੂੰ call ਕਰਿ ਤੇ call ਕਰਨ ਤੌਂ ਵਾਦ ਓਹਨਾ ਦਾ ਜਵਾਬ ਇਹ ਆਯਾ ਕੇ ਤੁਹਾਡਾ ਜੇੜਾ loan ਹੈ ਉਹ processing ਦੇ ਵਿਚ ਚਲ ਰਿਹਾ but ਇਹਦੀ ਇਕ ਅਗਲੀ fees ਹੈ ਜੇੜੀ ਅਸੀਂ ਤੁਹਾਨੂੰ ਦਸਣੀ ਭੁੱਲ ਗਏ ਤੇ ਓ fees ਵੀ ਕਾਫੀ ਜ਼ਿਆਦਾ ਸੀ ਉਹ ਤਿੰਨ ਹਜ਼ਾਰ ਤੌਂ ਜ਼ਿਆਦਾ ਸੀ ਲੱਗਭੱਗ ਬੀਹ ਤੀਹ ਹਜ਼ਾਰ ਰੁਪਏ ਮੈਨੂੰ ਕਹਿੰਦੇ ਐਸਤਰਾਹ ਕਰਕੇ ਤੁਹਾਡੇ ਜੇਦਾ ਅਗਲਾ processing fees ਤੁਹਾਡੀ ਉਹ ਘਟ ਤੋਂ ਘਟ ਬੀਹ ਤੀਹ ਹਜ਼ਾਰ ਦੇ ਵਿਚ ਹੋਏਗੀ ਤੁਸੀ ਇਹ fees ਲੈਕੇ ਕਲ ਹੀ ਜਲੰਧਰ ਪੌਂਚ ਜੋ ਮੈਂ ਇਹ ਸਬ ਸੁਨ ਕੇ ਹੈਰਾਨ ਰਹਿ ਗਿਆ ਪਹਿਲਾ ਤੇ ਇਹ ਤਿੰਨ ਹਜ਼ਾਰ ਰੁਪਏ ਕਹਿ ਰੇ ਸੀਗੇ ਹੁਣ ਵੀਹ ਤੀਹ ਹਜ਼ਾਰ ਤਕ ਗੁਲ ਜਾਰੀ ਆ ਮੈ ਕਿਹਾ ਤਿੰਨ ਹਜ਼ਾਰ ਪਤਾ ਨੀ ਕਿਵੇਂ ਕੱਠੇ ਕੀਤੇ ਆ ਤਾਂ ਓਸ ਤੌਂ ਵਾਦ ਕਿ ਹੋਇਆ ਕਿ ਓਹਨਾ ਨੇ time ਵੀ ਦਿਤਾ ਕਿ ਕਲ ਪੌਂਚ ਜੀਓ ਸੁਬਾਹ ਦਸ ਵਜੇ ਤਕ ਮੈਨੂੰ ਬੜੀ ਪ੍ਰੇਸ਼ਾਨੀ ਹੋਇ ਤਾਂ ਓਸ time ਕਿ ਹੋਇਆ ਕੇ ਮੈਂ ਸੋਚਣ ਲੱਗ ਪੀਯਾ ਕਿ ਹੁਣ ਕਿ ਕੀਤਾ ਜਾਏ ਤਾਂ ਮੇਰੇ ਕੋਲ ਓਸ time ਇਕ personallaptop ਸੀ ਜੇੜਾ ਮੇਰੇ ਮਾਂ ਬਾਪ ਨੇ ਬੜੀ ਮੇਹਨਤ ਕਰਕੇ ਮੈਨੂੰ ਲੈਕੇ ਦਿਤਾ ਸੀ ਤਾਂ ਮੈਂ ਮੇਰੇ ਕੋਲ ਹੋਰ ਕੋਈ ਜਰਿਆ ਨੀ ਸੀ ਪੈਸੇ ਦਾ ਤਾਂ ਮੈਂ ਸੋਚਿਆ ਮੇਰੇ ਕੋਲ ਆਖਰੀ ਉਮੀਦ ਹੈ ਕੇ ਇਹਨੂੰ ਵੇਚ ਦਿਤਾ ਜਾਏ ਤਾਂ ਮੈਂ ਓ ਜੋ ਆਪਣਾ laptop ਸੀ ਜੋ ਕਾਫੀ ਪੈਸੇ ਲਾਕੇ ਲਿਆ ਸੀ ਓਹ ਮੈਂ ਕਾਫੀ ਘੱਟ ਰੇਟ ਚ ਵੇਚ ਤਾ ਕਿਵੇਂ ਨਾ ਕਿਵੇਂ ਮੈਂ ਪੈਸਿਆਂ ਦਾ arrangement ਕਰਕੇ ਤੇ ਅਗਲੇ ਦਿਨ ਹੀ ਜਲੰਧਰ ਪੌਂਚ ਗਯਾ ਜੀ

ਤੁਹਾਡਾ ਜੇੜਾ loan ਹੈ ਓਹ ਦੋ ਦੀਨਾ ਦੇ ਵਿੱਚ ਹੋਜੇਗਾ ਮੈਂ ਚਲੋ ਉਸ time ਮੈਂ ਵਿਸ਼ਵਾਸ ਕਰ ਲਿਆ ਜੀ ਵਿਸ਼ਵਾਸ ਕਰਨ ਤੌਂ ਬਾਅਦ ਓਹਨਾ ਨੇ ਕਿਹਾ ਕਿ ਤੁਸੀ ਦੋ ਦਿਨ ਦਾ wait ਕਰੋ ਦੋ ਦਿਨ ਦੇ ਵਿਚ ਤੁਹਾਡੀ ਜੇੜੀ amount ਹੈ ਓਹ ਤੁਹਾਡੇ ਖਾਤੇ ਦੇ ਵਿਚ ਜਮਾ ਹੋਜੇਗੀ ਮੈਂ ਓਸ time ਚੱਲੋ ਮੈਂ ਖੁਸ਼ ਹੋਗਿਆ ਮੇਕੇਹਾ ਚਲੋ ਠੀਕ ਹੈ ਜੀ ਜਦ ਮੈਂ ਘਰ ਆਯਾ ਜੀ ਘਰ ਆਣ ਤੌਂ ਵਾਅਦ ਮੈਂ ਦੋ ਦਿਨ wait ਕੀਤੀ wait ਕਰਣ ਤੌਂ ਵਾਦ ਮੈਂ ਦੋ ਦੀਨਾ ਵਾਦ ਓਹਨਾ ਨੂੰ ਫੇਰ call ਲਗਾਈ ਜੀ

ਤਾਂ ਮੇਰਾ ਦਿਮਾਗ ਵੀ ਕਾਫੀ ਖਰਾਬ ਹੋ ਚੁਕਿਆ ਸੀ ਕਿ ਸ਼ਾਇਦ ਕੁਛ ਗਲਤ ਹੋਗਿਆ ਪਰ ਫੇਰ ਵੀ ਮੈਂ positive ਸੋਚ ਰਿਹਾ ਸੀ ਕਿ ਸ਼ਾਇਦ ਚੰਗੇ ਬੰਦੇ ਹੋਣ ਗਏ ਸ਼ਾਇਦ ਹੋਣਾ ਤੇ ਮੈਂ positive ਹੀ ਸੋਚਿਆ ਉਸ time ਵੀ ਤਾਂ ਅਗਲੇ ਦਿਨ ਕਿ ਹੋਇਆ ਕਿ ਜਦੋ call ਲਗਾਈ ਤਾਂ ਮੇਰਾ number block ਦੇਵੇ ਆਈ ਬੋਲਦੀ ਸੀ ਰਾਜਾ ਮੈਂ ਕਿਹਾ ਤੁਹਾਡੀ ਸੱਸ ਆ ਉਹ, ਜਿਦਾਂ ਤੁਸੀਂ ਗੱਲ ਕਰਦੇ ਪਏ ਓ। ਨਹੀਂ ਮੇਰੀ ਮੰਮੀ। ਮੇਰੀ ਸੱਸ ਵੀ ਉਦਾਂ ਦੀ ਈ ਆ। ਤੁਸੀਂ ਘਰੇ ਹੋਰ।

ਦੁਪਹਿਰ ਦੀ। ਮੈਂ ਕਿਹਾ ਰੋਟੀ ਬਣਾ ਲਈ। ਆਵਾਜ ਕੱਟ-ਕੱਟ ਕੇ ਆਇਆ ਕਰਦੀ। ਮੇਰੀ ਦੋਨਾਂ ਦੀ।

hello

ਅੱਛਾ। ਮੈਨੂੰ ਤਾਂ ਦੀਦੀ ਦੀ ਸਾਫ ਆ ਰਹੀ, ਨੈਨਸੀ ਦੀ ਤਾਂ ਸਵੇਰੇ ਆਈ ਨੀ, ਜਦੋਂ ਬੋਲੂਗੀ ਤਦੇ ਆਣੀ। ਹਾਂ, ਤਾਂ ਬੋਲਿਆਂ ਤਾਂ ਕਰਦੀ ਇੰਨੀ ਦੇਰ ਦੀ ਮੈਂ। ਕਿਆ ਬੋਲਿਆ ਇੰਨੀ ਦੇਰ ਦੀ ਨੇ। ਬੋਲਿਆ ਤਾਂ ਕੱਟ-ਕੱਟ ਕੇ ਆਇਆ ਕਰਦੀ ਆਵਾਜ ਅਹ ਕੱਟ-ਕੱਟ ਆਇਆ ਕਰਦੀ ਦੱਸ।

ਅੱਛਾ ਠੀਕ ਈ ਹੋਣੀ। ਮੇਰੀ ਈ ਕੰਨ ਵੱਜਦੇ ਹੋਣੇ। ਹਾਂ, ਤੇਰੇ ਈ ਕੰਨ ਵੱਜ ਰਹੇ, ਸਾਨੂੰ ਤਾਂ ਆ ਈ ਰਹੀ ਆ। ਚਲ ਫਿਰ ਠੀਕ ਆ, ਜੇ ਤੁਹਾਨੂੰ ਆਉਂਦੀ ਆ, ਤਾਂ ਠੀਕ ਆ। ਐਦੂ ਵੱਡਾ ਹੋਰ ਕਿਆ ਚਾਹੀਦਾ।

ਤੇ ਚੱਲ-ਚੱਲ। ਤੈਨੂੰ ਵੀ ਐਵੇਂ ਕਹਿੰਦੀ ਮੈਂ ਨੀ ਝੱਲਦੀ। ਹੁਣ ਆਂਦੀ ਪਈ ਤੈਨੂੰ ਆਵਾਜ।

ਹੋਰ ਕਿਆ ਬਣਾਇਆ। mix ਸਬਜੀ। ਅੱਛਾ। ਨੇ ਕਿਆ ਬਣਾਇਆ। ਮੈਂ ਚਨੇ ਬਣਾਏ ਆ। ਮੈਂ ਕਟਹਲ ਬਣਾਇਆ ਕਟਹਲ। ਕਿਆ ਬਣਾਇਆ

ਕਟਹਲ ਅੱਛਾ। ਕਿਹਨੇ ਬਣਾਇਆ। ਮੈਂ ਈ ਬਣਾਇਆ। ਕੱਲ੍ਹ ਅੜੀਏ। ਹੋਰ ਅਹ ਹੋਰ। ਤੱਲ ਕੇ ਉਹਨੂੰ ਸਬਜੀ ਵਾਂਗ ਤੱਲ ਕੇ fry ਕਰਕੇ ਬਣਾਇਆ। ਕੱਟਣ ਦਾ ਬੜਾ time ਲੱਗਦਾ ਉਹਨੂੰ। ਜਿਦਾਂ ਰੇਹੜੀ ਵਾਲੇ ਤੋਂ ਲਿਆ ਸੀ ਨਾ ਜੇ ਮੈਂ ਰੇਹੜੀ ਵਾਲੇ ਤੋਂ ਲੈਂਦੀ ਤਾਂ ਉਹਨੇ ਕੱਟ ਕੇ ਦੇ ਦੇਣਾ ਥਾ। ਮੈਂ ਨਾ ਰੇਹੜੀ ਆਲਾ ਆਇਆ ਨੀ। ਮੋਢ ਤੇ ਦੁਕਾਨ ਆ ਸਬਜੀ ਆਲੇ ਦੀ। ਮੈਂ ਉਹਦੇ ਕੋਲ ਚੱਲ ਗਈ ਸਬਜੀ ਲੈਣ ਤੇ ਉਹਦੇ ਕੋਲ ਬਹੀਆ-ਬਹੀਆ ਸਬਜੀਆਂ ਸੀ। ਨਾ ਉਹਦੇ ਕੋਲ ਘਿਆ ਖਰਾ, ਉਹਦੀਆਂ ਭਿੰਡੀਆਂ ਵੀ ਸੁੱਕੀਆਂ ਵਾ। ਕਟਹਲ ਦਿਖ ਗਿਆ। ਮੇਰਾ ਬੜੇ ਦਿਨ ਤੋਂ ਮਨ ਥਾ, ਕਟਹਲ ਖਾਣੇ ਦਾ। ਫਿਰ ਮੈਂ ਸੋਚ ਕੇ ਗਈ ਸੀ, ਜੇ ਕਟਹਲ ਹੋਇਆ, ਮੈਂ ਕਟਹਲ ਲੈ ਕੇ ਆਣਾ ਤੇ ਉੱਥੇ ਸੱਚੀ ਕਟਹਲ ਥਾ। ਉਨਾ ਕ ਹੀ ਪਿਆ ਥਾ ਕਿਲੋ ਕ। ਤੇ ਕੱਟਿਆ ਹੋਇਆ ਥਾ, ਪੂਰਾ ਕੱਟਿਆ ਵਿਆ ਨਈ ਥਾ, ਛੋਟਾ-ਛੋਟਾ ਨੀ ਕੱਟਿਆ ਵਿਆ ਥਾ, ਜਿਵੇਂ ਰੇਹੜੀ ਆਲੇ ਛੋਟਾ-ਛੋਟਾ ਕੱਟ ਕੇ ਦੇ ਦਿੰਦੇ ਆ ਨਾ। ਤਾਂ ਤੇ ਉਹਦਾ ਛਿਲਕਾ ਨਾ, ਮੈਂ ਘਰੇ ਆਈ ਨਾ ਮੈਂ ਹੱਥਾਂ ਨੂੰ ਤੇਲ ਲਾਇਆ, ਪਰ ਫਿਰ ਵੀ ਨਾ ਪੂਰੀ ਜਦ ਮੈਂ ਕੱਟ ਬੜੀ ਮੁਸ਼ਕਲ ਨਾਲ, ਇੰਨੇ ਜੋਰ ਨਾਲ ਕੱਟਿਆ ਕਿ ਬਾਅਦ ਚ ਨਾ, ਮੇਰੇ ਹੱਥ ਇਦਾਂ ਹੋ ਗਏ ਜਿਵੇਂ ਗੂੰਦ ਦੇ ਚਿਪਕੇ ਵੇ ਹੁੰਦੇ। ਗੁੰਦ ਚਿਪਕੀ ਵੀ ਹੁੰਦੀ ਆ ਹੱਥਾਂ ਤੇ। ਲੱਗ ਜਾਂਦੀ ਆ ਨਾ ਉਹਨੂੰ ਕੱਟ ਕੇ। ਇੱਥੇ ਵੀ ਮੰਡੀ ਚ ਲੱਗਦਾ ਆ। ਕਿਆ ਹੋਇਆ। ਆਚਾਰ ਵੀ ਪੈ ਜਾਂਦਾ ਉਹਦਾ। ਮੈਂ ਕਿਹਾ ਮੰਡੀ ਚ ਲੱਗਦਾ ਇੱਥੇ ਵੀ। ਤੇ ਉਹ ਭਾਈ ਵੀ ਮਤਲਬ ਰੋਜ ਲਾਂਦਾ ਵਾ ਰੇਹੜੀ। ਉਹਨੇ ਰੋਜ ਲਾਣੀ ਮੰਡੀ। ਉਹ ਸ਼ਾਮ ਨੂੰ ਵਿਹਲਾ ਹੋ ਜਾਂਦਾ, ਵਿਕਦਾ ਬਹੁਤ ਆ ਕਟਹਲ ਤਾਂ। ਕਟਹਲ ਬਹੁਤ ਖਾਂਦੇ। ਜਿਹੜੇ ਸਾਡੇ ਕੀ ਹੋਇਆ ਇਧਰ ਨੀ ਮਿਲਦੇ ਕਹਿੰਦੀ ਸਾਡੇ ਵੱਲ ਨੀ ਮਿਲਦੇ। ਇਥੇ ਤਾਂ ਦੁਕਾਨ ਤੇ ਦੇਖੇ ਨੀ ਮੈਂ। ਸਪੈਸ਼ਲ ਮੰਗਾਣੇ ਹੋਣ ਤਾਂ ਅਲਗ ਗੱਲ ਆ। ਕਈ ਵਾਰ ਇਦਾਂ ਹੁੰਦਾ, ਕਈਆਂ ਦੇ ਘਰੇ ਵੀ ਲੱਗੇ ਹੁੰਦੇ। ਸਾਡੇ ਉਧਰ ਤਾਂ ਲੱਗਦੇ ਈ ਆ, ਪਤਾ ਤਾਂ ਹੈ ਤੈਨੂੰ।

ਹਿਮਾਚਲ ਆਲੀ ਸਾਈਡ ਉਹ ਛੋਟੇ-ਛੋਟੇ ਨੀ ਨਾ ਹੁੰਦੇ, ਕਾਫੀ ਵੱਡੇ-ਵੱਡੇ ਈ ਹੁੰਦੇ ਆ। ਉਹ ਪੱਕਿਆ ਹੋਇਆ ਕਟਹਲ ਖਾਦਾ, ਜਿਹੜਾ fruit type ਬਣ ਜਾਂਦਾ। ਕੱਚਾ ਈ ਖਾ ਸਕਦੇ ਆ ਜੇ ਪੱਕਿਆ ਵਾ। ਹੂੰ fruit ਜਿਦਾਂ ਫਲ fruit ਖਾਂਦੇ ਆ ਅਸੀਂ, ਉਦਾਂ ਈ ਖਾਂਦੇ ਆ ਉਹਨੂੰ ਵੀ। ਐਨ ਪੀਲਾ ਵਿੱਚੋਂ ਜਿਦਾਂ ਕੱਦੂ ਕੱਦੂ ਹੋਏਗਾ ਮਿੱਠਾ। ਕੱਦੂ ਕੱਚਾ ਵੀ ਤਾਂ ਖਾ ਸਕਦੇ। ਉਹ ਕੱਚਾ ਵੀ ਖਾ ਸਕਦੇ, ਬਿਨਾਂ fry ਫਰੂਈ ਕੀਤੇ। ਮੈਨੂੰ ਅਹ ਮੈਨੂੰ ਪਤਾ ਕਿਹਨੇ ਦੱਸਿਆ ਥਾ, ਮੰਮੀ ਨਾਲ ਨਾ ਇਕ ਆਂਟੀ ਕੰਮ ਕਰਦੇ, ਕੱਲਕਤੇ ਦੀ ਆ ਉਹ। ਤੇ ਉਹਨੇ ਕਟਹਲ ਰੱਖਿਆ ਹੋਇਆ ਥਾ ਆਪਣੇ ਘਰ, ਕਹਿੰਦੀ ਕਟਹਲ ਖਾ ਲੈ। ਮੈਂ ਕਿਹਾ ਕੱਚਾ ਕਿਥੇ ਖਾਣਾ। ਕਹਿੰਦੀ ਨਹੀਂ-ਨਹੀਂ ਕਹਿੰਦੀ ਇਹਨੂੰ ਇਦਾਂ ਹੀ ਖਾਂਦੇ। ਮੈਂ ਕਿਹਾ ਨਹੀਂ ਆਂਟੀ, ਪੱਕਾ ਕੇ ਖਾਂਦੇ ਨੇ। ਸਬਜੀ ਬਣਦੀ। ਕਹਿੰਦੀ ਨਹੀ ਇਦਾਂ ਈ ਖਾਂਦੇ ਆ। ਮੈਂ ਕਿਹਾ ਅੱਛਾ। ਫਿਰ ਉਹਦੀ ਮੈਂ ਇੱਕ ਬਾ ਅਹ bite ਲਈ ਨਾ, ਤਾਂ ਬਲਕਿ ਬਹੁਤ ਮਿੱਠਾ ਥਾ ਉਹ। ਪੱਕਿਆ ਵਾ ਹੋਣਾ ਨਾ ਉਹ। ਹਾਂ ਪੱਕਿਆ ਵਾ ਸੀਗਾ। ਤਾਂ ਮੈਨੂੰ ਪਤਾ ਲੱਗਿਆ ਪਹਿਲੀ ਵਾਰ ਹਾਂ ਵੀ ਕਟਹਲ ਜਿਹੜਾ ਪੱਕ ਜਾਂਦਾ ਨਾ, ਉਹਨੂੰ ਇਦਾਂ ਵੀ byte ਦੇ ਤੌਰ ਤੇ ਖਾ ਸਕਦੇ। ਮੂੰਹ ਚ ਵੀ ਖਾਰਿਸ਼ ਹੋਣ ਲੱਗ ਜਾਣੀ ਕਿਉਂਕਿ ਖਾਰਿਸ਼ ਹੋਣ ਲੱਗ ਜਾਂਦੀ ਆ ਨਾ ਉਹਨੂੰ ਹੱਥ ਨਾਲ ਕੱਟੋ ਤਾਂ ਖਾਰਿਸ਼ ਹੋਣ ਲੱਗ ਜਾਂਦੀ ਆ। ਹਾਂ ਤਾਂ ਹੀ ਮੈਂ ਸੋੋਚਿਆ ਕਰਦੀ, ਨਹੀਂ ਇਹਨੂੰ ਕਿਵੇਂ ਖਾਂਦੇ ਹੋਣੇ ਕੱਚੇ ਨੂੰ। ਨਹੀਂ ਉਹ ਪੱਕਿਆ ਹੋਇਆ ਥਾ, ਕੁਛ ਨੀ ਹੋਇਆ ਇਹਨੂੰ, ਬਹੁਤ ਵਧੀਆ ਸੀਗਾ ਉਹ।

ਉਹ ਬੜਾ ਸਮਾਨ ਲੈ ਕੇ ਉਹ ਨਾ ਸਾਲ ਬਾਅਦ ਜਾਂਦੇ ਆ ਆਪਣੇ ਘਰ ਨੂੰ, ਮਾਇਕੇ ਨੂੰ। ਤੇ ਉੱਥੋਂ ਦੀ ਬੜਾ hand ਮਤਲਬ ਕਿ ਹੱਥੀਂ ਬਣਿਆ ਸਮਾਨ ਲੈ ਕੇ ਆਉਂਦੇ ਆ ਉੱਥੇ ਤੋਂ। ਇਕ ਵਾਰੀ ਉਹ ਜਿਹੜੀਆਂ ਪਲਾਸਟਿਕ ਦੀਆਂ ਤਾਰਾਂ ਨੀ ਹੁੰਦੀਆਂ ਇੱਕ ਪਤਲੀਆਂ-ਪਤਲੀਆਂ, ਉਹਦਾ ਬੈਗ, ਪਰਸ ਲੈ ਕੇ ਆਏ। ਇਕ ਵਾਰੀ ਉਹਨਾਂ ਨੇ ਇਕ ਹੋਰ ਪਰਸ ਦਿੱਤਾ ਥਾ ਉਹ ਨਾ ਹੱਥ ਨਾਲ ਕਢਾਈ ਕੀਤੀ ਹੋਈ ਸੀ। ਮੈਂ online ਦੇਖੇ ਨਾ, ਐਮਾਜੋਨ ਤੇ ਉਹੀ same ਉਹ ਇੰਨੇ-ਇੰਨੇ ਮਹਿੰਗੇ ਵਿਕਿਆ ਕਰਦੇ। ਬਲਕਿ ਬਹੁਤ ਉਹ ਇਦਾਂ ਦੀਆਂ ਚੀਜਾਂ ਬਣਾਉਂਦੀ ਨਾ ਆਂਟੀ ਜਿਹੜਾ ਸਾਨੂੰ ਪਤਾ ਵੀ ਹੈਨੀ, ਡਿਸ਼ਾ ਵਗੈਰਾ ਕਲਕਤੇ ਆਲੀ ਹਾਂ ਕਲਕਤੇ ਆਲੀ ਆਂਟੀ। ਖਾਣੇ-ਪੀਣੇ ਦੀਆਂ ਇਹ ਏਡੀ ਦੂਰ ਤੇ। ਇਥੇ ਥੋੜੀ ਉਹ ਰਹਿੰਦੀ ਆ ਉਥੇ, ਮਤਲਬ ਵਿਆਹ ਹੋਇਆ ਵਾ ਇਥੇ ਤਾਂ।

train ਚ। ਸਾਲ ਬਾਅਦ ਜਾਂਦੀ ਆ ਉਹ।

ਕੋਈ ਰੋਜ ਥੋੜਾ ਨਾ ਜਾਂਦਾ ਜੇ ਕੋਈ ਜਾਂਦਾ ਵੀ ਆ। ਅੱਗੇ ਤਾਂ ਇੰਨੀ ਦੂਰ ਆ, ਇੰਨੀ-ਇੰਨੀ ਦੂਰ ਪੇਕੇ ਹੋਣ, ਤੇ ਕਿੱਥੇ ਜਾਇਆ ਜਾਂਦਾ। ਕਹਿੰਦੀ ਅਗਲੇ ਦਿਨ ਪੁੱਜਦੀ ਬਾਰਾਂ ਕ ਵਜੇ ਤੱਕ।

ਮਤਲਬ ਵੀ ਹਰ ਕਿਤੇ train ਜਾਂਦੀ ਆ।

ਉਹ ਤਾਂ ਪਤਾ ਮੈਨੂੰ। ਸਿੱਧੀ ਜਾਂਦੀ ਆ ਦੁਪਹਿਰ ਨੂੰ ਦੋ ਵਜੇ।

ਉਹ ਵੀ train ਚ ਗਈ ਸੀ ਹੁਣਾ ਤੇ ਉਹਨਾਂ ਨੂੰ ਵੀ ਚਾਰ ਦਿਨ ਲੱਗੇ ਜਾਣੇ ਨੂੰ। ਚਾਰ ਦਿਨ ਜਾਣੇ-ਜਾਣੇ ਦੇ। ਲੱਗਦੇ ਹੋਣੇ। ਮੈਂ ਕਦੇ ਪੁੱਛਿਆ ਨੀ ਕਿੰਨੇ ਦਿਨ ਲੱਗਦੇ। ਕੇ ਰਹਿੰਦੇ, ਉਹ ਕੱਲੇ ਸੀ। ਅੱਛਾ। ਅੱਗੇ ਵੀ ਲਾ ਕੇ ਆਂਦੇ ਉਹ। ਮਹੀਨਾ, ਦੋ-ਮਹੀਨਾ ਕੱਠੇ ਲਾ ਕੇ ਆਂਦੇ। ਉਹ ਤਾਂ ਹੁਣ ਇੰਨੇ time ਬਾਅਦ ਜਾਣਾ, ਇੰਨਾ ਸਫਰ ਵੀ ਕਰਨਾ, ਆਣਾ-ਜਾਣਾ, ਫਿਰ ਇੰਨਾ time ਤਾਂ ਜਾਇਜ ਈ ਆ। ਹੂੰ, ਕੱਠੇ ਈ ਜਾਣਾ ਉਹਨੇ, ਕੱਠੇ ਈ ਆਣਾ। ਉਹ ਕਹਿੰਦੇ ਪੈਸੇ ਜੋੜ ਲੈਂਦੇ, ਫਿਰ ਦਸ-ਬਾਰਾਂ ਹਜਾਰ ਖਰਚ ਆਉਂਦੇ ਉਥੇ ਹੀ। ਮੈਂ ਕਿਹਾ ਫਿਰ ਤਾਂ ਕਿਰਾਇਆ ਈ ਲੱਗ ਜਾਂਦਾ ਹੋਣਾ ਉਹਨਾਂ ਦਾ। ਕਿਆ ਹੋਇਆ ਨੈਨਸੀ। ਕੱਲਕਤਾ ਹਰ ਸਬਜੀ ਵਿੱਚ ਮਿੱਠਾ ਪਾਉਂਦੇ ਹੁੰਦੇ।

ਨੀ, ਸੱਚੀ ਮੈਂ ਨਾ ਉਹ ਨਾ ਘਰੇ ਜਿਹੜੇ ਉਹ ਨੀ ਹੁੰਦੇ ਗੁੜ ਦੇ ਲੱਡੂ, ਉਹਦਾ ਬੁਰਾ ਕੱਚਾ ਕੱਚਾ ਨਾਰੀਅਲ

course ਕੀਤਾ ਵਾ ਹੋਣਾ ਉਹਨਾਂ ਨੇ। ਮੈਂ ਕਿਹਾ course ਕੁਰਸ ਕੀਤਾ ਵਾ ਹੋਣਾ ਆਂਟੀ ਨੇ। ਤਾਂ ਹੀ ਬਣਾਉਂਦੇ ਸਹੀ ਡਿਸ਼ਾਂ ਉਥੇ ਲੱਗ ਗਈਆਂ। ਅੜੀ ਉਸਹੇ ਚ ਕੜੀ ਚ ਇਕ ਵਾਰੀ ਹਰੇ ਮਟਰ ਸੀ ਪਾਏ ਹੋਏ, ਉਹ ਕੜੀ ਇੰਨੀ tasty ਬਣੀ। ਹਰੇ ਮਟਰਾਂ ਆਲੀ ਕੜੀ।

ਠੀਕ ਆ ਫਿਰ

ਨਹੀਂ, ਲਾਉਣਾ ਤੈਨੂੰ ਈ ਆ।

ਆਹ ਹੁਣ ਹੋ ਗਿਆ ਪੰਜਵੀਂ ਵਾਰੀ ਇਕ ਵਾਰੀ ਹੋਰ ਬਸ

ਬਾਰਾਂ ਚੌਵੀ ਮਿੰਟ ਰਹਿ ਗਏ।

ਹਾਏ ਨੀ। ਠੀਕ। ਘੁਮਾ ਲੈਣ ਦੇ ਸਾਨੂੰ ਪੈਸੇ। ਘੁਮਾ ਲੈ ਘੁਮਾ ਲੈ ਹਾਂ ਮੈਨੂੰ phone ਲਾ ਕੇ ਤਾਂ ਕਰਕੇ ਤੇ ਕੱਲ ਹੋਰ ਕਿਹੇ ਨੂੰ ਲਾ ਲਾ ਗੇ। ਕੱਲ ਕਿਸੇ ਹੋਰ ਨੂੰ ਲਾ ਲਈ। ਰਾਜੇ ਨੂੰ ਲਾ ਭਲਾ ਸੌ ਗਿਆ ਕਿ ਜਾਗਦਾ। ਰਾਜਾ ਕਹਿਣ ਦਿਆ ਮੈਨੂੰ ਲਾ ਲਈ। ਆਹੋ ਫਿਰ ਮੈਂ ਤੇਰੇ ਨਾਲ ਕੀ ਕਰੂੰਗਾ ਗੱਲ ਹੀ ਨਈ।

ਉਹਨੇ ਕਰੀ ਜਾਣਾ ਹੋਰ ਭਾਜੀ

ਉਹ ਰਘੂ ਨਾਲ ਹੋਈ ਗੱਲ ਹੁਣ ਕਦੀ।

ਰਘੂ ਨਾਲ ਨਹੀਂ ਉਹਨੂੰ ਦਿਨ ਹੋਗੇ।

ਹਾਂ ਹੀ ਆਂਦਾ ਸੀ ਮੋਟਰਸਾਈਕਲ ਲੈਣਾ ਵਾ ਹੋ ਆਈ ਘਰੋ ਰਿਦਮ ਨੇ ਵੇਖਿਆ ਕੋਈ।

ਹੁਣ ਲੈ ਲਿਆ ਵਾ ਬਟਾਲੇ splendor ਚੌਂਤੀ ਹਜ਼ਾਰ ਦਾ

ਹਮ ਠੀਕ ਆ। splendor ਮਿਲਣ ਦਿਆਂ ਇਥੇ ਤੇਰਾਂ ਹਜਾਰ ਤੇਰਾ ਹਜਾਰ ਦਾ ਫੋਜੀ ਬੰਦੇ ਤੋਂ ਹਮ ਮੁੰਡਾ ਕਹਿਣ ਦਿਆਂ ਉਹ ਦੂਸਰਾ ਇਕ ਉਹਨੇ ਕੀਤੀ ਗੱਲ ਤੇ ਕਹਿਣ ਦਿਆਂ ਮੇਰੇ ਨਾਲ ਚੱਲੀ। ਕੱਲ੍ਹ ਜਾਇ ਪਰਸੋਂ ਜਾਣਾ ਵੇਖਣ।